ਚਾਚਾ ਨਾਂ ਆ ਕੇ ਬੋਲ ਦੇਣ ਛਾਤੀ ਚੌਂਕ ਦੇ ਵਿੱਚ ਆ ਕੇ ਚਾਚਾ ਕਹਿ ਦੇਣ, ਬੰਦਾ ਥੋਨੂੰ ਆਪ ਆਪਣਾ ਹੱਥ ਫੜਕੇ ਤੁਹਾਡਾ ਮੇਰੇ ਘਰ ਲੈ ਕੇ ਆਊਗਾ, ਸਾਰੇ ਮੁਹੱਲੇ ਦੇ ਵਿੱਚ ਆਪਾਂ ਮਸ਼ਹੂਰ ਹੋਈ ਹਸਤੀ ਹਾਂ ਜੀ, ਤੇ ਮੈਂ election ਵੀ ਲੜਿਆ ਸੀ ਇਸ ਕਰਕੇ ਜ਼ਿਆਦਾ ਮਸ਼ਹੂਰ ਹਾਂ ਸਾਡੇ ਘਰੇ ਕੋਈ delivery ਨਾ ਆਵੇ ਇਹ ਤਾਂ ਮੁਮਕਿਨ ਹੀ ਨੀ ਜੀ ਨਾਮੁਮਕਿਨ ਵਾਲੀ ਗੱਲ ਆ, ਹੁਣ ਮੈਨੂੰ ਇਹ ਦੱਸੋ ਵੀ ਮੇਰਾ fridge ਕਰ ਕਿਹੜੇ ਰਸਤੇ ਕਿਹੜੇ ਖੱਲ ਖੂੰਝੇ ਦੇ ਵਿੱਚ ਪਿਆ ਹੈ ਤੇ ਉਹ ਮੈਨੂੰ ਕਦੋਂ ਮਿਲੇਗਾ, ਮੈਂ ਤਾਂ ਜੀ ਇੱਥੇ ਪਿਆਸਾ ਬੈਠਾਂ, ਮੈਂ ਤਾਂ ਹੁਣ ਕਸਮ ਖਾਣ ਲੱਗਿਆਂ ਵੀ ਜਦ ਤੱਕ fridge ਨੀ ਆਉਣਾ ਮੈਨੇ ਪਾਣੀ ਨੀ ਪੀਣਾ, ਮੈਂ ਪੀਣਾ ਪਾਣੀ ਤਾਂ ਠੰਢਾ ਪੀਣਾ ਨਹੀਂ ਆਪਾਂ ਪਾਣੀ ਨੀ ਪੀਣਾ,

ਉਹ ਮੈਂ ਮੈਂ ਜੀ ਬੀਬੀ ਮੈਂ ਤੈਨੂੰ ਦੱਸਿਆ ਤਾਂ ਹੈਗਾ ਮੈਨੇ ਦਸ ਦਿਨ ਪਹਿਲਾਂ ਬਾਰਾਂ ਅਪ੍ਰੈਲ ਨੂੰ ਮੈਨੇ fridge order ਕੀਤਾ ਸੀ ਅੱਜ ਹੋ ਗਈ ਬਾਈ ਅਪ੍ਰੈਲ, ਠੀਕ ਹੈ। ਹੁਣ ਤੁਸੀਂ ਆਪ ਦੇਖ ਲਓ ਵੀ ਦਸ ਦਿਨ ਹੋ ਗਏ, ਦਸ ਦਿਨਾਂ ਤੱਕ ਮੈਂ ਇੱਥੇ ਧੱਕੇ ਖਾਂਦਾ ਫਿਰਾਂ ਦੱਸ, ਮਤਲਬ ਗ਼ਰੀਬ ਬੰਦੇ ਨੂੰ ਤੁਸੀਂ ਪਾਣੀ ਤੋਂ ਵੀ ਮਜ਼ਬੂਰ ਕੀਤਾ ਹੋਇਆ ਹੈਗਾ ਇੱਥੇ ਭਾਈ ਸਾਡਾ ਮੈਂ ਤੁਹਾਨੂੰ ਕੀ ਦੱਸਾਂ ਜੀ ਸਾਡਾ ਤਾਂ ਘਰ ਵਾਲੀ ਆਟਾ ਗੁੰਨ ਕੇ ਰੱਖਦੀ ਆ ਉਹ ਭਾਈ ਬੀਬੀ ਆਵਾਜ਼ ਕਿਉਂ ਨੀ ਸੁਣਦੀ ਮੇਰਾ ਤਾਂ ਆਟਾ ਦੁੱਧ ਖ਼ਰਾਬ ਹੋਈ ਜਾਂਦਾ, ਜਿਹੜਾ ਆਟਾ ਗੁੰਨ ਕੇ ਰੱਖਦੇ ਹਾਂ ਉਹ ਕਹਿੰਦੀ ਆ fridge ਮੰਗਵਾਓ fridge ਮੰਗਵਾਓ ਪੈਸੇ ਦੱਸ ਅਹ ਦਰੱਖਤਾਂ ਤੇ ਉੱਗਦੇ ਨੇ, ਸਾਡੇ ਪੈਸੇ ਲੈ ਕੇ ਦੱਬ ਕੇ ਚਲੇ ਗਏ, ਹੁਣ ਤੁਸੀਂ ਮੈਨੂੰ ਇਹ ਪਤਾ ਕਰਕੇ ਦੇਵੋ ਮੇਰਾ fridge ਕਦੋਂ ਆਊਗਾ, ਨਹੀਂ ਫਿਰ ਮੈਂ ਇੱਥੇ ਹੀ ਘਸਮਾਣ ਪਾ ਦੇਣਾ ਜੀ, ਕੋਈ ਚੱਕਰ ਤੂੰ ਫਿਰ ਗੱਲ ਨੀ ਸੀ ਬਣਨੀ, ਹਾਂ ਹਾਂ full ਮੌਕਾ ਕੁੜੇ ਬੋਲ ਬੇ~ ਬੇਬੇ ਬੇਬੇ ਬੇਬੇ ਮੈਂ ਉਹੀ ਤਾਂ ਕਹਿਨਾ ਇਹ number ਤੋਂ ਮੈਂ ਗੱਲ ਕੀਤੀ ਵੀ ਜੇ ਇਹ number ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਂ ਇਹ number ਤੇ ਮੈਂ Dial ਕਰਕੇ ਤੁਹਾਡਾ customer care ਦਾ number ਮੈਨੇ ਇੱਥੇ ਬੀਬੀ ਨੂੰ ਕਿਹਾ ਉਹ ਇਹੀ number ਤੋਂ ਕੀਤਾ ਸੀ, ਇਹੀ number ਤੋਂ ਕੀਤਾ ਸੀ ਭਾਈ ਬੀਬੀ ਇਹੀ number ਤੋਂ ਕੀਤਾ ਸੀ number note ਕਰੋ ਕਰੋ note number Number ਹੈਗਾ ਪਚਾਨਵੇਂ ਪੰਜ ਸੌ ਪੱਚੀ ਪਚਾਨਵੇਂ ਪੰਜ ਸੌ ਪੱਚੀ ਲਿਖਿਆ ਕਿ ਨਹੀਂ, ਅੱਗੇ ਹਾਂ ਅੱਗੇ ਮੈਂ ਤੁਹਾਨੂੰ ਦੱਸਦਾਂ ਪੰਜਾਹ ਤਿੰਨ ਸੌ ਤਰਵੰਜਾ। ਤਿੰਨ ਸੌ ਤਰਵੰਜਾ।

ਅੱਠ ਅੱਠ,

ਹਾਂ ਹਾਂ ਹਾਂ ਅੱਗੇ ਅੱਗੇ ਬਸ ਇਹੀ ਆ ਇਹੀ number ਆ ਹੁਣੇ ਦੇਖ ਕੇ ਦੱਸੋ ਵੀ ਮੇਰਾ order ਕਿੱਥੇ ਪਿਆ ਹੈ ਤੇ agent ਕਦੋਂ ਮੈਨੂੰ ਇਹ delivery ਕਰੇਗਾ। ਲੁਧਿਆਣੇ ਕਿਉਂ ਖੜਾ ਜੀ ਉੱਥੇ ਅੰਡੇ ਦਿੰਦਾ ਸੀਗਾ, ਲੁਧਿਆਣੇ ਖੜਾ ਹੈ ਜੀ, ਹੁਣ ਮੈਨੂੰ ਇਉਂ ਦੱਸੋ ਵੀ ਮੇਰੇ ਘਰੇ ਕਦੋਂ ਪਹੁੰਚੇਗਾ।

ਲਾਰਿਆਂ ਤੋਂ ਵਾਅਦਿਆਂ ਤੋਂ ਥੱਕ ਹਾਰ ਚੁੱਕਿਆਂ ਤੇ ਹੁਣ ਮੈਨੂੰ ਬਸ ਇਹ ਚਾਹੀਦਾ ਵੀ ਸਹੀ ਜਵਾਬ ਮੈਨੂੰ ਦਿੱਤਾ ਜਾਵੇ ਮੇਰੇ ਸਵਾਲਾਂ ਦਾ, ਸਹੀ ਸਹੀ ਕਿੰਨੇ ਦਿਨਾਂ ਦੇ ਵਿੱਚ ਕਿੰਨੇ time ਵਿੱਚ ਮੇਰਾ fridge ਮੇਰੇ ਕੋਲ ਪਹੁੰਚੇਗਾ, ਕਦੋਂ ਪਹੁੰਚੇਗਾ ਮੈਨੂੰ ਦੱਸੋ ਦੁਬਾਰਾ ਥੋੜ੍ਹਾ।

ਸਤਿ ਸ਼੍ਰੀ ਅਕਾਲ ਦੀ ਕੀ ਹਾਲ ਐ ਹਾਂਜੀ ਸਤਿ ਸ਼੍ਰੀ ਅਕਾਲ ਸ਼ਾਲੂ ਠੀਕ ਆ ਵਧੀਆ ਤੁਸੀ ਦੱਸੋ ਕਿਦਾਂ ਠੀਕ ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀਗੇ ਕੁਛ ਨੀ ਯਾਰ ਬਸ ਬੈਠੇ ਹੋਏ ਸੀਗੇ ਤੇ TV ਚ ਦੇਖਦੇ ਪਏ ਸੀ ਭਿਸ਼ਮ ਪਿਤਾਮਾ ਜਿਦਾਂ ਕੇ ਇਹਨਾਂ ਦਾ ਹੈਗਾ ਸੀ ਪਾਤਰ ਹਨਾਂ ਉਹਦੇ ਬਾਰੇ ਇੱਕ ਚੱਲਦਾ ਪਿਆ ਸੀ channel ਤੇ ਅੱਛਾ ਅੱਛਾ ਮੈਂ ਵੀ ਉਹਦੇ ਨਾ ਮਤਲਬ ਅਹ story ਆ ਰਹੀ ਸੀ ਥੋੜੇ time ਪਹਿਲਾ serial ਜਿਹਾ ਆ ਰਿਹਾ ਸੀਗਾ ਤੇ serial ਵਿੱਚ ਕਾਫੀ ਕੁਛ ਇਹਨਾਂ ਬਾਰੇ ਦੱਸਿਆ ਸੀਗਾ। ਹਾਂਜੀ ਹਾਂਜੀ ਬਿਲਕੁਲ ਉਹੀ ਆ ਜਿਦਾਂ ਕੇ ਭਿਸ਼ਮ ਅਤੇ ਭਿਸ਼ਮ ਪਿਤਾਮਾ ਮਹਾਂਭਾਰਤ ਦਾ ਇੱਕ ਪਾਤਰ ਹੈ ਤੇ ਭਿਸ਼ਮ ਗੰਗਾ ਅਤੇ ਸ ਸ਼ਾਂਤਨੂ ਦੇ ਪੁੱਤਰ ਸਨ। ਇਹ ਮਹਾਂਭਾਰਤ ਦੇ ਸਭਤੋਂ ਮਹੱਤਵਪੂਰਨ ਪਾਤਰਾਂ ਵਿੱਚੋਂ ਇੱਕ ਹੈ, ਇਹ ਭਗਵਾਨ ਅਹ ਪਰਸ਼ੁਰਾਮ ਦੇ ਚੇਲੇ ਤੇ ਆਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ ਅਤੇ ਸ਼ਕਤੀਸ਼ਾਲੀ ਵਿਅਕਤੀ ਸਨ। ਮਹਾਂਭਾਰਤ ਦੇ ਪ੍ਰਸੰਗਾਂ ਅਨੁਸਾਰ ਇਹਨਾਂ ਨੂੰ ਹਰ ਪ੍ਰਕਾਰ ਦੀ ਸ਼ਸਤਰ ਵਿੱਦਿਆ ਦਾ ਗਿਆਨ ਸੀ, ਜਿਸ ਕਾਰਨ ਇਹਨਾਂ ਨੂੰ ਯੁੱਧ ਵਿੱਚ ਹਰਾਉਣਾ ਅਸੰਭਵ ਸੀ। ਇਸ ਨੂੰ ਸਿਰਫ ਅਹ ਇਹਨਾਂ ਦੇ ਗੁਰੂ ਪਰਸ਼ੁਰਾਮ ਹਰਾ ਹਰਾ ਸਕਦੇ ਸਨ ਪਰ ਦੋਵੇਂ ਵਿੱਚ ਹੋਏ ਯੁੱਧ ਪੂਰੇ ਨਹੀਂ ਹੋਏ, ਕਿਉਂਕਿ ਦੋ ਅੱਤ ਸ਼ਕਤੀਸ਼ਾਲੀ ਯੋਧਿਆਂ ਦੇ ਲੜਨ ਨਾਲ ਨੁਕਸਾਨ ਨੂੰ ਦੇਖਦੇ ਹੋਏ ਭਗਵਾਨ ਸ਼ਿਵ ਨੇ,

ਹਾਂਜੀ ਤੇ ਉਹਨਾਂ ਦੇ ਭਿਸ਼ਮ ਪ੍ਰਤਿਗਿਆ ਦੇ ਲਈ ਵੀ ਜਾਣਾ ਜਾ ਜਾਣਾ ਜਾਂਦੇ ਸੀਗੇ, ਤੇ ਜੀਹਦੇ ਕਾਰਨ ਉਹਨਾਂ ਨੇ ਹਸਤ ਹਸਤੀਨਾਪੁਰ ਦੇ ਰਾਜਾ ਹੋਣ ਦੇ ਬਾਵਜੂਦ ਵਿਆਹ ਨਹੀਂ ਸੀ ਕੀਤਾ। ਪੁਰ ਜੀਵਨ ਜੀਵਨ ਭਰ ਅਹ ਅਵਾਹਿਤ ਰਹੇ ਸੀਗੇ ਤੇ ਇਸੇ ਪਰੰਪਰਾ ਦੇ ਪਾਲਣ ਦੇ ਕਾਰਣ ਅਹ ਕੋਵ ਅਹ ਕੌਰਵੋਂ ਦੇ ਮਹਾਂਭਾਰਤ ਦੇ ਯੁੱਧ ਵਿੱਚ ਭਾਗ ਲੀਤਾ ਸੀ ਇਹਨਾਂ ਨੇ, ਤੇ ਉਹਨਾਂ ਦੇ ਮ੍ਰਿਤ ਤੋਂ ਬਾ ਬਾਅਦ ਜਿਹੜਾ ਮ੍ਰਿਤ ਦਾ ਵਰਦਾਨ ਪ੍ਰਾਪਤ ਕੀਤਾ ਸੀਗਾ ਤੇ ਕੌਰਵਾਂ ਦੇ ਯੁੱਧ ਵਿੱਚ ਪ੍ਰਥਮ ਸੈਨਾਪਤੀ ਸੀਗੇ ਤੇ ਮਹਾਂਭਾਰਤ ਦੇ ਯੁੱਧ ਦੀ ਸਥਾਪਿਤ ਅਹ ਸਥਾਪਿਤ, ਕਰਨ ਤੋਂ ਬਾਅਦ ਉਹਨਾਂ ਨੇ ਗੰਗਾ ਜਰਤ ਦੇ ਉੱਪਰ ਆਤਮ ਅਹ ਆਤਮਦਾਹ ਕਰ ਦਿੱਤਾ ਸੀਗਾ

ਇੱਛਾ ਮੌਤ ਲਈ ਸੀ, ਹਾਂਜੀ ਭਿਸ਼ਮ ਦੇ ਜਨਮ ਅਤੇ ਜਵਾਨੀ ਨੂੰ ਮੁੱਖ ਤੌਰ ਤੇ ਮਹਾਕਾਲ ਦੇ ਆਦਿ ਪੂਰਵ ਪੁਸਤਕ ਵਿੱਚ ਬਿਆਨ ਕੀਤਾ ਗਿਆ ਹੈ। ਉਹ ਸ਼ਾਂਤਨੂ ਦਾ ਇੱਕ ਇਕਲੌਤਾ ਜਿਉਂਦਾ ਪੁੱਤਰ ਸੀ ਜੋ ਚੰਦਰ ਵੰਸ਼ ਨਾਲ ਸਬੰਧਿਤ ਇੱਕ ਰਾਜਾ ਸੀ ਤੇ ਉਸਦੀ ਪਹਿਲੀ ਪਤਨੀ ਗੰਗਾ ਦੇਵੀ ਸੀ ਇਹ ਮੰਨਿਆ ਜਾਂਦਾ ਹੈ ਕਿ ਉਹ ਇੱਕ ਅਹ ਸਵਾਸੁ ਦਾ ਅਵਤਾਰ ਸੀ, ਤੇ ਇਸ ਦਾ ਨਾਮ ਦੇਓ ਉਫ਼ ਭੁਵਾਤਾ ਹੈ ਦੰਦ ਕਥਾ ਦੇ ਅਨੁਸਾਰ ਸ਼ਾਂਤਨੂ ਰਾਜੇ ਪ੍ਰਤਿਪਾ ਦਾ ਸਭਤੋਂ ਛੋਟਾ ਪੁੱਤਰ ਅਤੇ ਕਰੂ ਦਾ ਰਾਜਾ ਇੱਕ ਸ਼ਿਕਾਰ ਯਾਤਰਾ ਤੇ ਸੀ,

ਪਰ ਇੱਕ ਸ਼ਰਤ ਤੇ ਨਾ ਹੀ ਉਹ ਕਦੇ ਵੀ ਉਸਨੂੰ ਇਸ ਦੀਆਂ ਕਾਰਵਾਈਆਂ ਤੇ ਸਵਾਲ ਨਹੀਂ ਚੁੱਕੇਗਾ ਅਤੇ ਜੋ ਉਹ ਇਹ ਹਾਲਾਤ ਟੁੱਟ ਜਾਂਦੀ ਐ ਤਾਂ ਉਸਨੂੰ ਛੱਡ ਵੀ ਦੇਵੇਗੀ ਹਾਂਜੀ ਸ਼ਾਂਤਨੂ ਨੇ ਸਵੀਕਾਰ ਕੀਤਾ ਔਰ ਉਹ ਓਹਦੇ ਨਾਲ ਇੱਕ ਸੁਖੀ ਵਿਵਾਹਿਤ ਜੀਵਨ ਜੋ ਆ ਬਤੀਤ ਕਰਨ ਲੱਗ ਗਿਆ, ਬੱਚਾ ਪੈਦਾ ਹੋਣ ਦੇ ਬਾਅਦ ਰਾਣੀ ਉਸ ਗੰਗਾ ਨਦੀ ਦੇ ਵ ਕਰਨ ਦਿੰਦੀ ਸੀਗੀ ਤੇ ਇੱਕ ਇੱਕ ਕਰਕੇ ਸੱਤ ਪੁੱਤਰ ਪੈਦਾ ਹੋਏ ਤੇ ਉਹ ਡੁੱਬ ਗਏ।

ਖੁਦ ਨੂੰ ਖੁਦ ਨੂੰ ਨਿਰੰਤਰ ਨਹੀਂ ਸੀ ਕਰ ਪਾਏ ਤੇ ਕਾਰਨ ਉ ਉਸ ਉਹਨੂੰ ਰੋਕਿਆ ਤੇ ਓਦੋ ਨੂੰ ਕਾਰਜ ਬਾਰੇ ਵਿੱਚ ਪੁੱਛਿਆ ਤੇ ਸ਼ਾਂਤਨੂ ਕਠੋਰ ਵਸ ਕਠੋਰ ਵਚਨਾਂ ਵਿੱਚ ਅਹ ਸੁਣਨ ਤੋਂ ਬਾਅਦ ਮਹਿਲਾ ਨੇ ਖੁਦ ਨੂੰ ਦੇਵੀ ਗੰਗਾ ਦੇ ਰੂਪ ਵਿੱਚ ਪ੍ਰਗਟ ਕੀਤਾ ਸੀਗਾ ਤੇ ਉਹ ਆਪਣੇ ਕਾਰੇ ਨੂੰ ਸਹੀ ਠਹਿਰਾ ਕੇ ਨਿਮਨਲਿਖਤ ਕ~ ਕਹਾਣੀਆਂ ਵੀ ਸੁਣਾਈਆਂ ਇੱਕ ਵਾਰ ਵਸੂ ਔਰ ਉਹਨਾਂ ਦੀ ਪਤਨੀ ਜੰਗਲ ਵਿੱਚ ਅੰਨਦ ਲੈ ਰਹੇ ਸੀਗੇ ਤੇ ਜਦ ਅਹ ਦੇਵ ਦੀ ਪਤਨੀ ਸ਼ਾਨਦਾਰ ਗਾਂ ਨੂੰ ਦੇਖਕੇ ਔਰ ਆਪਣੀ ਪਤੀ ਨੂੰ ਪੁੱਛਿਆ ਚੁਰਾ ਲਵੋ ਗਾਏ ਨ ਦ ਨ ਅਹ ਨੰਦਨੀ ਸੀ ਤੇ ਜਿਹੜੀ ਜੋ ਇੱਛਾ ਪੂਰ ਪੂਰਤੀ ਕਰਨ ਵਾਲੀ ਗਾਏਂ ਸੁਬਾ ਸੁਰਬੀ ਦੀ ਬੇਟੀ ਸੀ ਤੇ ਉਹ ਹਾਂਜੀ ਹਾਂਜੀ ਤੇ ਉਹਨਾਂ ਦੇ ਭ ਭਰਾਵਾਂ ਦੀ ਜਿਹੜੀ ਮੱਦਦ ਅਹ ਮੱਦਦ ਦੇਵ ਨੇ ਫਿਰ ਚੁਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਵਸ਼ਿਸ਼ਠੀ ਨੇ ਉਹਨਾਂ ਨੂੰ ਪਕੜ ਲੀਤਾ ਸੀਗਾ ਔਰ ਨਵਸ਼ ਦੇ ਰੂਪ ਵਿੱਚ ਉਹਨਾਂ ਨੇ ਜਨਮ ਲੈਣ ਦੀ ਦੁੱਖੀ ਜੀਵਨ ਜੀਣ ਦਾ ਸ਼ਰਾਪ

ਹਾਂਜੀ ਉਹਨਾਂ ਦੇ ਬੇਨਤੀ ਕਰਨ ਤੇ ਵਸ਼ਿਸ਼ਠ ਨੇ ਦਇਆ ਦਿਖਾਈ ਅਤੇ ਬਾਕੀ ਸੱਤ ਵ ਵਾਸੂਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਜਨਮ ਤੋਂ ਤੁਰੰਤ ਬਾਅਦ ਆਜ਼ਾਦ ਹੋ ਜਾਣਗੇ। ਹਾਲਾਂਕਿ ਦੇਉ ਚੋਰੀ ਦਾ ਨਾਇਕ ਹੋਣ ਦੇ ਨਾਤੇ ਧਰਤੀ ਤੇ ਇੱਕ ਲੰਬੀ ਜ਼ਿੰਦਗੀ ਸਹਿਣ ਲਈ ਸ਼ਰਾਪ ਦਿੱਤਾ ਗਿਆ ਸੀ, ਆਪਣੇ ਪੁੱਤਰਾਂ ਦੇ ਜਨਮ ਤੋਂ ਪਹਿਲਾਂ, ਗੰਗਾ ਨੂੰ ਬੇਨਤੀ ਕੀਤੀ ਕੀ ਉਹ ਸੱਤ ਬੱਚਿਆਂ ਦੇ ਜਨਮ ਤੋਂ ਤੁਰੰਤ ਬਾਅਦ ਉਹਨਾਂ ਨੂੰ ਮਾਰ ਦੇਵੇ। ਇਹ ਸੁਣਕੇ ਸ਼ਾਂਤਨੂ ਸੋਗ ਅਤੇ ਪਛਤਾਵੇ ਨਾਲ ਭਰ ਗਿਆ ਗੰਗਾ ਨੇ ਉਸਨੂੰ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਉਸਦੀ ਸੌਂਹ ਟੁੱਟ ਗਈ ਸੀ, ਤੇ ਗੰਗਾ ਆਪਣੇ ਪੁੱਤਰ ਦਾ ਨਾਮ ਵੀ ਦੇਵਵਰਤ ਰੱਖਿਆ ਅਤੇ ਉਸਦੇ ਵੱਖ ਵੱਖ ਖੇਤਰਾਂ ਵਿੱਚ ਲੈ ਗਏ ਜਿੱਥੇ ਉਸ ਦਾ ਪਾਲਣ ਪੋਸ਼ਣ ਅਤੇ ਸਿਖਲਾਈ ਅਹ ਸਾਰੇ ਉੱਘੇ ਰਿਸ਼ੀਆਂ ਦੁਆਰਾ ਕੀਤੀ ਗਈ। ਬ੍ਰਹਿਸਪਤੀ ਅਤੇ ਸ਼ੁਕਰਾਚਾਰੀਆ ਨੇ ਦੇਵਵਰਤ ਨੂੰ ਰਾਜਿਆਂ ਜਾਂ ਰਾਜਨੀਤੀ ਸ਼ਾਸਤਰ ਅਤੇ ਹੋਰ ਸ਼ਾਸਤਰ ਦੇ ਕਰਤੱਵ ਸਿਖਾਏ ਵੀ ਸਨ

ਵਚਨ ਵੀ ਵਾਅਦੇ ਹੋਰ ਤੇ ਵੈਦਾਨ ਦੇ ਦੇਵਵਰਤ ਦੀ ਸਿਕਸ਼ਾ ਦਿੱਤੀ ਸ਼ਾਂਤਨੁਕੁਮਾਰ ਦੇ ਪੁੱਤਰ ਦੇਵਵਰਤ ਸਖਤ ਮਿਸ਼ ਮਿਸ਼ਾਲ ਦੀ ਸਿਕਸ਼ਾ ਵੀ ਦਿੱਤੀ ਮਾਰਕੰਡੇ ਜਿਹੜਾ ਭਾਗੁ ਦੀ ਜਾਤੀ ਵ ਅਹ ਮਰਿਕੰਡ ਦੇ ਅਮਰ ਪੁੱਤਰ ਜਿਨਾਂ ਨੇ ਭਾ ਭਗਵਾਨ ਦੇ ਸ਼ਿਵ ਸ਼ਾਂਤ ਜੋਨ ਪ੍ਰਾਪਤ ਕੀਤਾ। ਦੇਵਵਰਤ ਨੂੰ ਯਤੀ ਦੇ ਕਾਰਿਆਕ੍ਰਮ ਦਾ ਨਿਰਦੇਸ਼ ਦਿੱਤਾ ਹਾਂਜੀ ਪਸ਼ੂ ਪਰਸ਼ੁਰਾਮ ਜਿਹੜਾ ਉਹਨਾਂ ਦੇ ਪੁੱਤਰ ਭਿਸ਼ਮ ਨੂੰ ਯੁੱਧ ਵਿੱਚ ਪ ਪ੍ਰਕਸ਼ਿਸ਼ਤ ਕੀਤਾ ਸੀਗਾ ਹੁੰ ਹੁੰ ਉਸਨੇ ਭਿਸ਼ਮ ਨੂੰ ਅਕਾਸ਼ੀ ਹਥਿਆਰ ਪ੍ਰਦਾਨ ਕੀਤੇ, ਤੇ ਸਾਲਾਂ ਬਾਅਦ ਸ਼ਾਂਤਨੂ ਗੰਗਾ ਦੇ ਕੰਢੇ ਤੇ ਘੁੰਮ ਰਿਹਾ ਸੀ ਤੇ ਉਸਨੇ ਦੇਖਿਆ ਕਿ ਨਦੀ ਦਾ ਪਾਣੀ ਖੋਖਲਾ ਹੋ ਗਿਆ ਸੀ, ਉਸਨੇ ਇੱਕ ਨੌਜਵਾਨ ਨੂੰ ਤੀਰਾਂ ਦੇ ਬਣੇ ਪੁੱਲ ਵਿੱਚ ਨਾਲ ਪਾਣੀ ਦੀਆਂ ਧਰਾਵਾਂ ਨੂੰ ਰੋਕਦੇ ਹੋਏ ਦੇਖਿਆ। ਸ਼ਾਂਤਨੂ ਨੇ ਸਮਾਨਤਾਵਾਂ ਦੇ ਕਾਰਨ ਆਪਣੇ ਬੇਟੇ ਨੂੰ ਪਛਾਣ ਲਿਆ ਅਤੇ ਗੰਗਾ ਨੂੰ ਬੇਨਤੀ ਕੀਤੀ ਕੇ ਉਹ ਉਸਨੂੰ ਵਾਪਸ ਕਰ ਦੇਵੇ, ਗੰਗਾ ਜਵਾਨੀ ਦੇ ਰੂਪ ਵਿੱਚ ਪ੍ਰਗਟ ਹੋਈ ਤੇ ਆਪਣੇ ਵਾਅਦੇ ਅਨੁਸਾਰ ਆਪਣੇ ਪੁੱਤਰ ਨੂੰ ਸ਼ਾਂਤਨੂ ਦੇ ਹਵਾਲੇ ਕਰ ਦਿੱਤਾ। ਨੌਜਵਾਨ ਦੇਵਵਰਤ ਨੂੰ ਗੰਗਾਦੱਤ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਸ ਨੇ ਗੰਗਾ ਨੂੰ ਸੌਂਪਿਆ ਸੀ, ਹਾਂਜੀ ਤੇ ਕੁਰੂਕਸ਼ੇਤਰ ਯੁੱਧ ਵਿੱਚ ਜਿਹੜਾ ਕੁ ਕੁਰੂਕਸ਼ੇਤਰ ਯੁੱਧ ਵਿੱਚ ਮਹਾਨ ਇੱਕ ਭਿਸ਼ਮ ਦਸ ਦਿਨਾਂ ਦੇ ਲਈ ਉਹਨਾਂ ਦੇ ਕੌਰਵ ਦੇ ਨਾਂ ਦੇ ਵਿੱਚ ਸਰਵਉਚਿਤ ਸੈਨਾਪਤੀ ਸੀਗੇ ਤੇ ਅਹ ਕੌ ਕੌਰਵਾਂ ਦੀ ਔਰ ਲੜੇ ਭਿਸ਼ਮ ਆਪਣੇ ਸਮੇਂ ਅਤੇ ਇਤਿਹਾਸ ਦੇ ਸਭਤੋਂ ਅਹ ਸ਼ਕਤੀਸ਼ਾਲੀ ਯੋਧਾਓਂ ਵਿੱਚੋਂ ਇੱਕ ਸੀਗੇ ਪਵਿੱਤਰ ਗੰਗਾ ਦੇ ਪੁੱਤਰ ਔਰ ਭਗਵਾਨ ਪਰਸ਼ੁਰਾਮ ਦੇ ਸਿਕਸ਼ਕ ਹੋਣ ਦੇ ਉਹਨਾਂ ਨੇ ਆਪਣੀ ਪ੍ਰਤਿਭਾ ਔਰ ਅੰਜ ਅਜਿੱਤਤਾ ਮਿਲੀ ਲਗਭਗ ਪੰਜ ਸ ਪੀੜ੍ਹੀ ਦੇ ਬਾਅਦ ਉਹਨਾਂ ਨੂੰ ਬਾਵਜੂਦ ਭਿਸ਼ਮ ਇੰਨੇ ਸ਼ਕਤੀਸ਼ਾਲੀ ਸੀਗੀ ਕੇ ਉਹਨਾਂ ਨੇ ਆਪਣੇ ਸਮੇਂ ਕੋਈ ਵੀ ਅਹ ਯੁੱਧਾਂ ਵਿੱਚ ਪਰਾਜਿਤ ਨਹੀਂ ਕਰ ਸਕੇ ਪਰ ਪਰ ਅਹ ਜਿਹੜੇ ਅਹ ਪ੍ਰਤੀਦਿਨ ਕਮ ਤੋਂ ਅਹ ਘੱਟ ਤੋਂ ਘੱਟ ਦਸ ਹਜ਼ਾਰ ਸੈਨਿਕਾਂ ਹੋਰ ਲਗਭਗ ਹਜ਼ਾਰ ਰੱਥਾਂ ਵਿੱਚੋਂ ਉੱਠਦਾ ਸੀਗਾ ਯੁੱਧ ਦੀ ਸ਼ੁਰੂਆਤ ਭੀਸ਼ਮ ਨੇ ਪ ਪ੍ਰਤਿਗਿਆ ਦੀ ਕੀਤੀ ਪਾਂਡਵੋ ਨੇ ਜਿਹੜੇ ਕਿਸੇ ਵੀ ਵ ਨੂੰ ਮਾਰ ਅਹ ਕਿਸੇ ਨੂੰ ਵੀ ਮਾਰੇਗਾ ਨੀ ਕਿਉਂਕਿ ਉਹ ਆਪਣੇ ਪਿਤਾਮਾ ਦੇ ਰੂਪ ਵਿੱਚ ਪਿਆਰ ਕਰਦਾ ਸੀਗਾ। ਹਾਂਜੀ ਬਿਲਕੁਲ ਭਿਸ਼ਮ ਪਾਂਡੂਆਂ ਨੂੰ ਆਪਣੀ ਮੌਤ ਦਾ ਰਾਜ ਵੀ ਦੱਸਣ ਸਮੇਂ ਦੁਰਯੋਧਨ ਇੱਕ ਰਾਤੀ ਭਿਸ਼ਮ ਕੋਲ ਪਹੁੰਚਿਆ ਅਤੇ ਉਸਨੇ

ਹਾਲਾਂਕਿ ਅਰਜੁਨ ਬਹੁਤ ਹੁਨਰਮੰਦ ਅਤੇ ਸ਼ਕਤੀਸ਼ਾਲੀ ਸੀ ਪਰ ਉਹ ਗੰਭੀਰਤਾ ਨਾਲ ਨਹੀਂ ਲੜ ਰਿਹਾ ਸੀ ਕਿਉਂਕਿ ਉਸ ਦਾ ਦਿਲ ਉਸਦੇ ਪਿਆਰੇ ਪੋਤੇ ਭਿਸ਼ਮ ਨੂੰ ਠੇਸ ਪਹੁੰਚਾਉਣ ਵਿੱਚ ਅਹ ਬਿਲਕੁਲ ਨਹੀਂ ਸੀ ਭਿਸ਼ਮ ਨੇ ਤੀਰ ਇਸ ਤਰਾਂ ਚਲਾਏ ਕੇ ਅਰਜੁਨ ਅਤੇ ਕ੍ਰਿਸ਼ਨ ਦੋਵੇਂ ਜਖ਼ਮੀ ਹੋ ਗਏ ਇਸ ਨਾਲ ਕ੍ਰਿਸ਼ਨ ਗੁੱਸੇ ਹੋ ਗਿਆ ਤੇ ਜਿਸਨੇ ਪਹਿਲਾਂ ਹੀ ਯੁੱਧ ਵਿੱਚ ਹਥਿਆਰ ਨਾ ਚੁੱਕਣ ਦੀ ਸੌਂਹ ਖਾਦੀ ਸੀ, ਇੱਕ ਰੱਥ ਦਾ ਪਹੀਆ ਚੁੱਕਿਆ ਤੇ ਭਿਸ਼ਮ ਨੂੰ ਧਮਕੀ ਦਿੱਤੀ ਹਾਂਜੀ ਤੇ ਅਰ ਅਰਜੁਨਾ ਨੇ ਭਾਗ ਭਗਵਾਨ ਕ੍ਰਿਸ਼ਨ ਦੇ ਨਾਲ ਰੱਥ ਤੇ ਵਾਪਸ ਲੋਟਣ ਦੇ ਲਈ ਰਾਜੀ ਕਰਕੇ ਰੋਕਿਆ ਹੋਰ ਉਹਨਾਂ ਨੂੰ ਪੂਰੀ ਤਰਾਂ ਤਾਕਤ ਲੜਨ ਤਾਕਤ ਤੇ ਲੜਨ ਲਈ ਭਿਸ਼ਮ ਭਿਸ਼ਮ ਨੂੰ ਆਪਣੇ ਰੋਕ ਰੋਕਣੇ ਤੋਂ ਬਾਅਦ ਕਰਦੇ ਹੋਏ ਪਹੀਆਂ ਤੋਂ ਨੀਚੇ ਫੈਂਕ ਦਿੱਤਾ ਇਸ ਪ੍ਰਕਾਰ ਭਿਸ਼ਮ ਨੇ ਕ੍ਰਿਸ਼ਨ ਨੂੰ ਹਥਿਆਰ ਉਠਾਉਣ ਲਈ ਮਜਬੂਰ ਅਹ ਮਜਬੂਰ ਕੀਤਾ ਔਰ ਆਪਣੀ ਪ੍ਰਤਿਗਿਆ ਪੂਰੀ ਕੀਤੀ ਤਦ ਅਰਜੁਨ ਨੇ ਭਿਸ਼ਮ ਨੂੰ ਘਾਇਲ ਕਰਤਾ ਹੋਰ ਮਜਦੂਰ ਮਜ਼ਬੂਤ ਹਥਿਆਰਾਂ ਦੀ ਇਸਤੇਮਾਲ ਕੀਤਾ ਭਿਸ਼ਮ ਤੇ ਅਰਜੁਨ ਨੇ ਯੁੱਧ ਦੀ ਪ੍ਰਸ਼ੰਸਾ ਵੀ ਸਵੈ ਦੇਵਤਾਵਾਂ ਦੀ ਕੀਤੀ ਸੀਗੀ ਤੇ ਕਿਉਂਕਿ ਉਹਨਾਂ ਦੀ ਇਸੇ ਪ੍ਰਕਾਰ ਦੇ ਵਿੱਚ ਦੇਖਿਆ ਸੀਗਾ ਹਾਂਜੀ ਇਸ ਤਰਾਂ ਜੰਗ ਇੱਕ ਰੁਕਾਵਟ ਵਿੱਚ ਫਸ ਗਈ ਸੀਗੀ ਜਿਵੇਂ ਹੀ ਪਾਂਡਵਾਂ ਨੇ ਇਸ ਸਥਿਤੀ ਦੇ ਵਿਚਕਾਰ ਵਿਚਾਰ ਕੀਤਾ ਕ੍ਰਿਸ਼ਨ ਨੇ ਉਹਨਾਂ ਨੂੰ ਸਲਾਹ ਦਿੱਤੀ ਕੇ ਉਹ ਖੁਦ ਭਿਸ਼ਮ ਨੂੰ ਮਿਲਣ ਜਾਣ ਅਤੇ ਉਸਨੂੰ ਬੇਨਤੀ ਕਰਨ ਕੇ ਉਹ ਰੁਕਾਵਟ ਤੋਂ ਬਾਹਰ ਨਿਕਲਣ ਦਾ ਰਸਤਾ ਜਾਂ ਸੁਝਾਵ ਹਨਾਂ ਦੇ ਸਕੇ ਭਿਸ਼ਮ ਪਾਂਡੂਆਂ ਨੂੰ ਪਿਆਰ ਕਰਦਾ ਸੀ ਅਤੇ ਜਾਣਦਾ ਸੀ ਕਿ ਉਹ ਉਹਨਾਂ ਜਿੱਤ ਤੇ ਹਾਰ ਦਾ ਇੱਕ ਰੁਕਾਵਟ ਵਜੋਂ ਖੜਾ ਸੀ ਤੇ ਇਸ ਲਈ ਜਦੋਂ ਉਹ ਭਿਸ਼ਮ ਗਏ ਤਾਂ ਉਹ ਉਹਨਾਂ ਨੂੰ ਇਸ਼ਾਰਾ ਕੀਤਾ ਕੇ ਉਹ ਉਸਨੂੰ ਕਿਵੇਂ ਹਰਾ ਸਕਦੇ ਹਨ।

ਹਾਂਜੀ

ਹਾਂਜੀ ਇਹਨਾਂ ਦਾ ਕਾਫੀ ਯੁੱਧ ਹੋਇਆ ਜਿਹੜਾ ਯੁੱਧ ਦੇ ਵਿੱਚ ਮਤਲਬ ਪੂਰਾ ਉਹਨਾਂ ਨੇ explain ਕੀਤਾ ਆ ਅੱਗੇ ਹਾਂ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕੀ ਕੀਤਾ ਹਨਾਂ ਭਿਸ਼ਮ ਦਾ ਚਲੋ ਵਧੀਆ ਹੈਗਾ ਸੀਗਾ ਹਾਂਜੀ ਚਲੋ ਠੀਕ ਆ ਦੀ ਕੋਈ ਹੋਰ story ਹੋਈ

ਠੀਕ ਐ okay

ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਿਆ ਹਾਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਨੁੱਖ ਦਾ ਚਰਿੱਤਰ ਗਿਆ ਤਾਂ ਸਮਝੋ ਸਭ ਕੁਛ ਗਿਆ ਉਸਦੀ ਅਮੀਰੀ ਨਾਲ ਮਰਿਆਦਾ ਉਸਦੇ ਚਰਿੱਤਰ ਉੱਤੇ ਹੀ ਨਿਰਭਰ ਕਰਦੀ ਹੈ। ਨੈਤਿਕਤਾ ਮਨੁੱਖ ਦੀ ਉੱਚਤਾ ਦੀ ਸ~ ਕਸੌਟੀ ਹੈ ਸਚਾਈ, ਵਫ਼ਾਦਾਰੀ, ਦਇਆ, ਭੋਲਾਪਨ ਸਦਾਚਾਰ, ਸੰਤੋਖ ਆਪਸੀ ਸਹਿਯੋਗ ਇਹ ਸਾਰੇ ਮਨੁੱਖਤਾ ਦੇ ਆਧਾਰ ਹਨ, ਚੰਗਾ ਵਰਤਾਓ, ਮਿਹਨਤ, ਫ਼ਰਜ਼ਾ ਦੀ ਪਾਲਣਾ ਸਮੇਂ ਦੀ ਪਾਬੰਦੀ ਆਦਿ ਗੁਣ ਜਿਸ ਮਨੁੱਖ ਵਿੱਚ ਹੋਣਗੇ ਤਾਂ ਇਹ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਉਹ ਮਨੁੱਖਤਾ ਦੀ ਕਸੌਟੀ ਤੇ ਖਰਾ ਉੱਤਰੇਗਾ। ਕਿਸੇ ਵੀ ਦੇਸ ਦਾ ਸਮਾਜ ਦੀ ਤਰੱਕੀ ਉੱਥੋਂ ਲੋਕਾਂ ਦੇ ਸੱਚੇ ਹੋਣ ਮਿਹਨਤੀ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਮਨ ਭਾਉਣ ਉੱਤੇ ਨਿਰਭਰ ਕਰਦੀ ਹੈ ਛੋਟੇ ਜਪਾਨ ਦਾ ਹੀ ਉਦਾਹਰਨ ਲਇਆ ਜਾ ਸਕਦਾ ਹੈ। ਦੂਜੇ ਵਿਸ਼ਵ ਯੁੱਧ ਵਿੱਚ ਸਭ ਕੁਛ ਤਬਾਹ ਹੋਣ ਦੇ ਬਾਵਜ਼ੂਦ ਇਹ ਦੇਸ ਇਸ ਦੇਸ ਨੇ ਜੋ ਤਰੱਕੀ ਕੀਤੀ ਉਸਦਾ ਸਾਰਾ ਸਹਿਰਾ ਉੱਥੋਂ ਦੇ ਨਿਵਾਸੀਆਂ ਦੇ ਨੈਤਿਕ ਕੀਮਤਾਂ ਨੂੰ ਹੀ ਜਾਂਦਾ ਹੈ। ਜਪਾਨੀਆਂ ਦੀ ਸਮੇਂ ਦੀ ਪਾਬੰਦੀ, ਮਿਹਨਤ ਦੇਸ, ਭਗਤੀ ਅਤੇ ਇਮਾਨਦਾਰੀ ਦਾ ਕੋਈ ਮੁਕਾਬਲਾ ਨਹੀਂ। ਇਸ ਦੇ ਉੱਲਟ ਜੇ ਅਸੀ ਆਪਣੇ ਦੇਸ ਦੇ ਰਾਜਨੀਤਿਕ ਤੇ ਸਮਾਜਿਕ ਹਾਲਾਤਾਂ ਨੂੰ ਦੇਖੀਏ ਤਾਂ ਇਹ ਸਭ ਹੋ ਜਾਵੇ

ਭ੍ਰਿਸ਼ਟਾਚਾਰ ਅਤੇ ਆਦਿ ਦਾ ਬੋਲਬਾਲਾ ਹੈ ਇਸ ਕਾਰਨ ਸਾਰਾ ਸੰਸਾਰ ਵਿੱਚ ਸਾਡੀ ਤਸ਼ਵੀਰ ਵੀ ਧੁੰਦਲੀ ਹੋਈ ਹੈ। ਨੈਤਿਕਾਂ ਕੀਮਤਾਂ ਦੀ ਚਰਚਾ ਕੇਵਲ ਜਾਂ ਵਿਦ~ ਵਿਦਵਾਨ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਆਪਣੇ ਵੱਡਿਆਂ ਵੱਲੋਂ ਦਿੱਤੇ ਆਦਰਸ਼ਾਂ ਨੂੰ ਭੁਲਾਉਣ

ਗਿਰਾਵਟ ਵੱਲ ਜਾ ਰਿਹਾ ਹੈ ਇਹ ਸਾਡੇ ਦੇਸ ਵਾਸੀਆਂ ਦੇ ਨੈਤਿਕ ਕੀਮਤਾਂ ਵਿੱਚ ਰ~ ਆ ਰਹਿਆਂ ਰੁਕਾਵਟ ਹੀ ਸੀ ਜਿਸ ਕਾਰਨ ਭਾਰਤ ਦੇਸ ਗੁਲ਼ਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜਿਆ ਗਿਆ, ਗ਼ੁਲਾਮੀ ਦੇ ਇਸ ਲੰਬੇ ਸਮੇਂ ਵਿੱਚ ਅਸੀਂ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਹੀ ਭੁੱਲ ਗਏ।

ਅੱਜ ਅਸੀਂ ਆਪਣੇ ਦੇਸ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਹੋਰ ਕਈ ਸਮੱਸਿਆਵਾਂ ਲਈ ਕਦੇ ਨੇਤਾਵਾਂ ਅਤੇ ਕਦੇ ਪੁਲਿਸ ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਨੇਤਾ ਕਿੱਥੋਂ ਆਉਣਾ ਹਨ ਕੀ ਇਸ ਇਹ ਸਾਡੇ ਸਮਾਜ ਦਾ ਹੀ ਹਿੱਸਾ ਨਹੀਂ ਹਨ।

ਸਾਡੇ ਦੇਸ ਦੀ ਗਿਰਾਵਟ ਦਾ ਇਹੋ ਇੱਕ ਕਾਰਨ ਹੈ ਸਾਡੇ ਨੈਤਿਕ ਮੁੱਲਾਂ ਵਿੱਚ ਆ ਰਹੀ ਅੱਜ ਅਸੀਂ ਸਾਰੇ ਆਪਣੇ ਆਪੋ ਆਪਣੇ ਸਵਾਰਥ ਵਿੱਚ ਇੰਨੇ ਰੁੱਝ ਗਏ ਹਨ ਕਿ ਸਾਨੂੰ ਦੂਜਿਆਂ ਦੇ ਦੁੱਖਾਂ ਦਾ ਗਿਆਨ ਹੀ ਨਹੀਂ ਅਸੀਂ ਮਨੁੱਖਤਾ ਦੀ ਸੇਵਾ ਨੂੰ ਭੁੱਲ ਗਏ ਹਾਂ।

ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ ਤਰੱਕੀ ਦੇ ਸਿਖਰਤਾ ਨੂੰ ਦੁਬਾਰਾ ਛੂਹੇ ਛੂਹੇ ਤਾਂ ਅਸੀਂ ਦੁਬਾਰਾ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਬਹੁਮੁਲੀਆਂ ਨੇਤਾ ਨੈਤਿਕ ਕਦਰਾਂ ਕਦਰਾਂ ਕੀਮਤਾਂ ਦੀ ਪਛਾਣ ਕਰੀਏ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਪੱਕਾ ਇਰਾਦਾ ਕਰੀਏ ਸੰਸਾਰ ਵਿੱਚ ਮਨੁੱਖ ਨੂੰ ਮੁੱਖ ਤੌਰ ਤੇ ਦੋ ਦਰਵਾਜ਼ਿਆਂ ਵਿੱਚ ਵੰਡਿਆ ਜਾ ਸਕਦਾ ਹੈ ਉਦਮੀ ਤੇ ਆਲਸੀ, ਉਦਮੀ ਮਨੁੱਖ ਜੀਵਨ ਵਿੱਚ ਆਈਆਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਮੁਸੀਬਤਾਂ, ਅਸਫ਼ਲਤਾਵਾਂ ਦਾ ਇੰਨਾ ਕੁ ਮਜ਼ਬੂਤੀ ਨਾਲ ਮੁਕਾਬਲਾ ਕਰਦਾ ਹੋਇਆ ਆਪਣੇ ਦੇਸਾਂ ਵਿੱਚ ਸਫ਼ਲ ਹੁੰਦਾ ਹੈ, ਪਰ ਅਸਲੀ ਮਨੁੱਖ ਤਾਂ ਸਿਰਫ਼ ਮਿਹਨਤ ਤੋਂ ਦੂਰ ਨੱਸਦਾ ਹੈ। ਬਲਕਿ ਤਰ੍ਹਾਂ ਸਮੇਂ ਖਾਂਦਾ ਹੋਇਆ ਦੀ ਖਾਈ ਵਿੱਚ ਡਿੱਗ ਜਾਂਦਾ ਹੈ ਇਹੋ ਜਿਹੇ ਮਨੁੱਖ ਕਿਸਮਤ ਹੈ ਕਿਸਮਤ ਕੀ ਹੈ, ਪੁਰਾਣੇ ਸਮੇਂ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਪਰ ਇਸ ਦਾ ਤਸੱਲੀਬਖਸ ਉੱਤਰ ਹਾਲੇ ਤੱਕ ਨਹੀਂ ਮਿਲ ਸਕਿਆ ਲੋਕਾਂ ਨੇ ਆਪਣਾ, ਆਪਣੀ ਆਪਣੀ ਸੋਚ ਵਿਚਾਰ ਨਾਲ ਕਿਸਮਤ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ ਕੁੱਝ ਲੋਕਾਂ ਅਨੁਸਾਰ ਨਾ ਦਿਖਾਈ ਦੇਣ ਵਾਲੀ ਕਿਸਮਤ

ਹਰ ਮਨੁੱਖ ਨੂੰ ਆਪਣੀ ਕਿਸਮਤ ਬਾਰੇ ਜਾਣਨ ਦੀ ਜਗਿਆਸਾ ਜ਼ਰੂਰ ਰਹਿੰਦੀ ਹੈ। ਕਿਸਮਤ ਨੂੰ ਮੰਨਣ ਵਾਲਾ ਮਨੁੱਖ ਆਲਸੀ ਤੇ ਨਿਕੰਮਾ ਹੋ ਸਕਦਾ ਹੈ ਜਦੋਂ ਕਿ ਉਸਦੇ ਉਲਟਾ ਸਾਰੀ ਤਾਕਤ ਨਾਲ ਮਿਹਨਤ ਕਰਨ ਉੱਪਰ ਤੋਂ ਬਿਨਾਂ ਕਿਸਮਤ ਵੀ ਬੇਕਾਰ ਹੈ।

ਤਾਂ ਅਸੀਂ ਜੀਵਨ ਭਰ ਕੇ ਗੁਜ਼ਾਰਾ ਕਰਨ ਤੇ ਰਹਿਣਾ ਇਹ ਮਨੁੱਖ ਇਹ ਮਨੁੱਖ ਦਾ ਉਦਮ ਹੀ ਸੀ ਕਿ ਉਸਨੇ ਪ੍ਰਮਾਤਮਾ ਵੱਲੋਂ ਦਿੱਤੇ ਇਸ ਅਨਮੋਲ ਖ਼ਜਾਨੇ ਦੀ ਡੂੰਘਾਈ ਵਿੱਚ ਜਾ ਕੇ

ਉਸਨੇ ਸਿੱਪੀ ਵਿੱਚੋਂ ਛੁੱਪੇ ਮੋਤੀ ਨੂੰ ਬਾਹਰ ਕੱਢਿਆ ਉਸਨੇ ਧਰਤੀ ਦੇ ਅੰਦਰ ਦੱਬੇ ਹੋਏ ਹੀਰਿਆਂ ਦੀ ਪਰਖ ਕੀਤੀ। ਦੂਜੇ ਪਾਸੇ ਸਿਰਫ਼ ਕਿਸਮਤ ਨੂੰ ਮੰਨਣ ਵਾਲਾ ਮਨੁੱਖ ਬੈਠਾ ਬੈਠਾ ਦੂਸਰਿਆਂ ਦਾ ਮੂੰਹ ਹੀ ਦੇਖਦਾ ਰਹਿੰਦਾ ਹੈ। ਆਲਸੀ ਤੇ ਵਿਹਲਾ ਬੈਠ ਕੇ ਉਹ ਪ੍ਰਮਾਤਮਾ ਦਾ ਨਾਮ ਜਪਦਾ ਇਹ ਆਸ ਕਰਦਾ ਰਹਿੰਦਾ ਹੈ ਕਿ ਕੋਈ ਉਸ ਨੂੰ ਰੋਟੀ ਲਿਆਵੇ ਜਿਸ ਨਾਲ ਉਹ ਆਪਣਾ ਢਿੱਡ ਭਰ ਸਕੇ ਕੋਈ ਉਸ ਲਈ ਕੱਪੜਿਆਂ ਦਾ ਇੰਤਜਾਮ ਕਰੇ ਜਿਸਨੂੰ ਸਰਦੀ ਤੋਂ ਬਚਾ ਸਕੇ।